ਉਹਨਾਂ ਨੇ ਨਿਤਾਣੀ ਨਿਮਾਣੀ ਜਨਤਾ ਵਿੱਚ ਨਵੀਂ ਰੂਹ ਭਰੀ, ਤੇ ਉਹਨਾਂ ਬਣਾ ਦਿੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੇਂ ਤੇ ਮਹਾਂਮਾਨਵ ਆਖਿਆ ਤੇ ਇਸ ਤਰ੍ਹਾਂ ਫੁਰਮਾਇਆ

ਸੱਚ ਤੇ ਧਰਮ ਵਿੱਚ ਉੱਭਰ ਉੱਡ ਪੁੱਡ ਚੁੱਕੇ ਹਨ ਆਪ ਜਨਤਾ ਅਗਿਆਨਤਾ ਦੀ ਵਿੱਚ ਫ਼ਸੀ ਹੋਈ ਸਮੇਂ ਦੀ ਧਰਤੀ ਦੀ ਚੀਖ ਪੁਕਾਰ ਸੁਣ ਕੇ ਜੀ ਨੇ ਆਪ ਜੀ ਨੂੰ ਨਾਨਕ ਦੇਵ ਜੀ ਦੇ ਰੂਪ ਵਿੱਚ ਜਨਮ ਧਾਰਿਆ ਇਸ ਬਾਰੇ ਆਪ ਜੀ ਗੁਰਦਾਸਪੁਰ ਵਿੱਚ ਲਿਖਦੇ ਹਨ, ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੰਦਰਾਂ ਅਪ੍ਰੈਲ ਚੌਦਾਂ ਸੌ ਉਣਤਰ ਈਸਵੀ ਨੂੰ ਰਾਇ ਭੋਇ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ। ਵਿਖੇ ਮਹਿਤਾ ਕਾਲੂ ਜੀ ਦੇ ਘਰ ਆਪ ਜੀ ਦੇ ਮਾਤਾ ਤ੍ਰਿਪਤਾ, hello

ਹਨ ਜੀ ਬਲਜੀ ਜੀ ਵੱਡੀਆਂ ਤੁਸੀ ਦੱਸੋ ਕਿ ਹਾਲ ਚਾਲ ਠੀਕ ਹੋ ਬਸ ਵਾਦੀਆਂ ਵਾਦੀਆਂ ਤੁਸੀ ਦੱਸੋ ਕਿ ਕਰ ਰਹੇ ਹੋ

ਕਿਰਾ ਮੰਦਰ ਮੰਦਿਰ ਹੈ ਗਿ ਬੜਾ ਸੁੰਨੀਆਂ ਕ ਮਹਾਦੇਵ ਜੀ ਜੈਰੀ ਪਤਨੀ ਹੈ ਨਾ ਸੱਤੀ ਉਹ ਉਸ ਦੇ ਕਹਿ ਲੋ ਬੋਡੀ ਪਾਰ੍ਟ ਤੋਂ ਬੰਨਿਆ ਇਕ ਕਹਿ ਰਹੇ ਬੋਹਤ ਪੂਰਨ ਹੈ ਬੋਹਤ ਪੂਰਨ ਤੇ ਇਤਿਹਾਸਿਕ ਮੰਦਿਰ ਜੰਨੀਆ ਜਾਂਦਾ ਹੈ ਹਨ ਜੀ ਇਹ ਪੂਰਾਨੀ ਵਿਰਾਸਤ ਹੈ ਹਨ ਜੀ ਹਨ ਜੀ ਪੂਰਾਨੀ ਵਿਰਾਸਤ ਹੈ ਤੇ ਇਹਦੇ ਨਾਲ ਕਾਫੀ ਪੂਰਾਨੀ ਹਿਤਿਹਾਸਿਕ ਕਹਾਣੀਆਂ ਸੁੰਨੀਆਂ ਸੁੰਨੰ ਨੂੰ ਮਿਲਦੀਆਂ ਨੇ ਅੱਡੇ ਨਾਲ ਇਹਦੇ ਵਿਚ ਬੋਹਤ ਇਤਿਹਾਸ ਪੈਰਾ ਬਿਲਕੁਲ ਤੇ ਜਿਸ ਤਰ੍ਹਾਂ ਕਹਿੰਦੇ ਨੇ ਪੈਰਾ ਟੀਨ ਕਲਾ ਦੇ ਵਿਚ ਇਨਹੁ ਜਣਾਯਾ ਜਾਂਦਾ ਆਏ ਕੰਮ ਦੇ ਰੂਪ ਵਿਚ ਤੇ ਕਾਮ ਦੁਬਾਰਾ ਬਹਾਲ ਕੀਤਾ ਜਾਣਾ ਨਾ ਉਸ ਤਰ੍ਹਾਂ ਮਾਣਿਆ ਜਾਂਦਾ ਆਏ ਤੇ ਅਹਿ ਅਸਸਾਂ ਦੇ ਜ਼ਿੱਲਾ ਕਾਮਰੂਪ ਦੇ ਵਿਚ ਰੱਖਿਆ ਜਾਂਦਾ ਹੈ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 ਹਨ ਜੀ ਹਨ ਜੀ ਤੇ ਉਠੁ ਹੈ ਮੰਦਿਰ ਦਾ ਨਾ ਵੀ ਕਮਿਯਾਖਾ ਮੰਦਿਰ ਬਣ ਗਯਾ ਮਤਲਬ ਕ ਪੂਰਨੇ ਕਹਿੰਦੇ ਜੇ ਇਨ੍ਹਾਂ ਨੂੰ ਪਰ੍ਹੇ ਹੋਣੇ ਨੇ ਪੂਰੇ ਉਨ੍ਹਾਂ ਵਿਚ ਲਿਖਿਆ ਹੋਇਆ ਕ ਜਦੋ ਮਹਾਦੇਵ ਦੀ ਪਤਨੀ ਸੀ ਜੇਰੀ ਸੀਤਾ ਉਨ੍ਹਾਂ ਦੇ ਪਿਤਾ ਦਕਸ਼ ਨੇ ਇਕ ਵੱਡਾ ਬਲੀਦਾਨ ਦਿੱਤਾ ਸੀ ਠੀਕ ਹੈ ਸਾਰੇ ਜੇਰੇ ਹਾਂਜੀ ਪਰਜਾ ਸੀ ਰਿਸ਼ੀ ਸੀ ਹਾਂਜੀ ਰਿਸ਼ੀ ਪਰਵਾਰ ਏਥੇ ਤਕ ਕੇ ਭਗਵਾਨ ਨਾਰਾਯਨ ਭਰਮਾ ਵੀ ਹਾਂਜੀ ਦੇਵੀ ਦੇਵ੍ਟੀ ਮਾਜੋਉਦ ਸੀਗੇ ਹਾਂਜੀ ਹਨ ਜੀ ਹਨ ਜੀ ਬਿਲਕੁਲ ਤੇ ਇਥੁ ਜਦੋ ਸਾਰੀ ਹਾਜ਼ਰੀ ਪਾਈ ਹੁਈ ਸੀ ਪਾਰ ਮਹਾਦੇਵ ਨੂੰ ਗ਼ੁੱਸਾ ਆ ਗਯਾ ਤੇ ਉਨ੍ਹਾਂ ਦਦੀ ਪਤਨੀ ਨੂੰ ਸਤੀ ਨੂੰ ਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਕਾਯਾ ਕ ਇਸ ਵਿਚ ਤੇ ਬੋਹਤ ਵੱਡਾ ਅਪਮਾਨ ਕਿੱਤਾ ਮਹਾਦੇਵ ਦਾ ਤੁਸੀ ਬੋਹਤ ਵੱਡਾ ਅਪਮਾਨ ਕਿੱਤਾ ਹੈ ਤੇ ਉਹ ਬਰਦਾਸਤ ਨਹੀਂ ਕਰ ਪਾਏ ਇਸ ਅਪਮਾਨ ਨੂੰ ਹਨ ਜੀ ਫਿਰ ਉਨ੍ਹਾਂ ਨੇ ਆਪਣੇ ਆਪ ਨੂੰ ਅੱਗ ਵਿਚ ਸੁੱਟ ਕ ਸਾਰਾ ਭਰਮ ਨਸ਼ਟ ਕਰ ਛੱਢਿਆਂ ਸੀ ਸਾਰਾ ਕਰਨ ਨੂੰ ਸੋਚ ਲਾਯਾ ਸੀ ਕ ਸਾਰਾ ਭਰਮ ਨਸ਼ਟ ਕਰ ਦੇਇ ਗਈ ਤੇ ਜੱਦੁ ਆਏ ਉਨ੍ਹਾਂ ਨੇ ਆਪਣੇ ਆਪ ਨੂੰ ਅੱਗ ਲਾਗਾਯੀ ਨਾ ਤੇ ਜੈਰੇ ਭਗਵਾਨ ਨਾਰਾਇਣ ਸੀ ਗਏ ਤੇ ਉਹ ਮਹਾਦੇਵ ਨੂੰ ਵੇਖ ਕ ਬਾਰੇ ਅਚੰਤਿਨਟਿਕ ਹੋ ਗਏ ਨਾ ਤੇ ਭਗਵਾਨ ਨਾਰਾਇਣ ਜੀ ਨੇ ਉਨ੍ਹਾਂ ਦੀ ਮਿਰਿਟੀਕ ਦੇਰ ਨੂੰ ਆਪਣੇ ਭਰਮ ਮਾਸਟ ਦੁਵਾਰਾ ਟੁਕੜੇ ਟੁਕੜੇ ਕਰ ਕ ਤੇ ਜੈਰੇ ਸਤੀ ਤੇ ਹਰ ਪਾਸੇ ਡਿਗ ਪਾਏ ਤੇ ਜਿੱਡੇ ਜਿੱਡੇ ਉਹ ਗਿਰਰੇ ਸੀ ਉਥੇ ਸਖਤੀ ਪੀਠ ਦੇ ਰੂਪ ਵਿਚ ਮੰਦਿਰਾਂ ਨੂੰ ਅਸ਼ਤਾਪਿਤ ਕਿੱਤਾ ਆਏ ਕਹਿੰਦੇ ਨੇ ਉਥੇ ਉਥੇ ਸਖਤੀ ਪੀਠ ਬਣੇ ਆ ਜੀ ਜੀ ਉੜਦੂ ਸਤੀ ਸੀ ਓਣ ਦਾ ਇਕ ਹਿੱਸਾ ਡਿਗ ਗਯਾ ਸੀ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

ਪਾਰ ਆਏ ਕਿ ਹੈ ਉਨ੍ਹਾਂ ਕੋਲ ਜੇ ਕਾਲੀ ਜੇ ਮਾਂ ਤੇ ਹੈ ਹਨ ਜੀ ਹਨ ਜੀ ਤੇ ਉਨ੍ਹਾਂ ਨੂੰ ਤਾਂਤਰਿਕ ਦੇਵੀ ਕਹਿੰਦੇ ਆ ਜੋ ਕ ਨੀਲਾ ਦੇਵ ਪਰਬਤ ਦੇ ਵਿਚ ਨਿਵਾਸ ਕਰਦੀ ਹੈ ਤੇ ਜਿੱਡਾ ਅਰਥ ਵੀ ਕਹਿੰਦੇ ਆ ਸੁਣਦੇ ਆਂ ਤੇ ਸਮਝਦੇ

ਜੀ ਬਿਲਕੁਲ ਸੋਲਾਂ ਸੋ ਪੈਂਟਾਲਿਸ ਦੇ ਵਿਚ ਬਨਾਯਾ ਗਯਾ ਸੀ ਅਹਿ ਤੇ ਲੋਕੀ ਦਾਦਰ ਪੂਜਾ ਹਾਂ ਸਬ ਤੋਂ ਸ਼ਕਲੀ ਸ਼ੈਲੀ ਹੈ ਗੇ ਨੇ ਤੇ ਜਿੰਨੀਆਂ ਵੀ ਸਖਤੀਆਂ ਹੈਂ ਉੰਨਾ ਤੋਂ ਸਬ ਤੋਂ ਮੁਹਾਤੁਨ ਪੁਨ ਓਰ ਸਬ ਤੋਂ ਜਾਂਦਾ ਸਖਤੀ ਸ਼ੈਲੀ ਇੰਨਾ ਨੂੰ ਮਾਣਿਆ ਜਾਂਦਾ ਹੈ ਆਏ ਅਸਾਮ ਦੇ ਕਾਮਰੂਪ ਜ਼ਿੱਲੇ ਦੇ ਵਿਚ ਗੁਵਾਤੀ ਦੀ ਨੀਲੇ ਪੁਰ ਪਹਾੜੀ ਤੇ ਪ੍ਰਾਚੀਨ ਇਕ ਇਤ੍ਹਿਹਾਸਿਕ ਮੰਦਿਰ ਹੈਗਾ ਕਿਉਂ ਕ ਆਪਣੇ ਪੂਰੇ ਪਾਰਥ ਦੇ ਵਿਚ ਅਕਵੰਜਾ ਹੈ ਨੇ ਕੋਈ ਇੱਦਾ ਦੇ ਕਹਿ ਲੋ ਪਿਠ ਦੇ ਤੇ ਪਿੱਠਆਂ ਬੰਨੀਆਂ ਹੋਵਾਂ ਨੇ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

ਹੱਮ ਹਨ ਜੀ ਹਨ ਜੀ ਬਿਲਕੁਲ ਤੇ ਜੇਰਾ ਇਥਹੁ ਮਾਲਾਕਤੀ ਮਸ਼ਹੂਰ ਮੰਦਿਰ ਹੈ ਮੰਨਿਆ ਜਾਂਦਾ ਹੈ ਸੱਦਾ ਇਥੁ ਅੰਦਾਜ਼ਾ ਹੈ ਕ ਜੋ ਕੋਚ ਵਿੱਚਵੁ ਸਿੰਘ ਨੇ ਜੋ ਨੀਲਾ ਪੁਰ ਪਹਾੜੀ ਦੇ ਕੋਲ ਸੇ ਨੇ ਉਨ੍ਹਾਂ ਨੇ ਇਸ ਨੂੰ ਬਚਾਅ ਸੀ ਗਏ ਤੇ ਫਿਰ ਇਥੇ ਇਕ ਮੰਦਿਰ ਬਨਾਯਾ ਸੀ ਅਚਾ ਅੱਛਾ ਇਥੇ ਪੰਦਰਾਂ ਸੋ

ਹਨ ਜੀ ਉਨ੍ਹਾਂ ਨੇ ਮਤਲਬ ਧ ਹੈ ਦਿੱਤਾ ਸੀ ਪੂਰਾ ਪੂਰਾ ਹਨ ਜੀ ਖਤਮ ਕਰ ਦਿੱਤਾ ਸੀ ਸੋਚ ਲਯੋ ਮਤਲਬ ਕ ਉਨ੍ਹਾਂ ਨੂੰ ਹਿੰਦੂਆਂ ਦੇ ਮੰਦਿਰਾਂ ਤੋਂ ਮਸਜਿਦਾਂ ਤੋਂ ਹੋਂਦੀ ਸੀ ਇਕ ਕਹਿ ਲੋ ਤੇ ਉਨ੍ਹਾਂ ਨੇ ਪੂਰਾ ਖਤਮ ਕਰ ਦਿੱਤਾ ਤੇ ਸੋਲਾਂ ਸੋ ਪੈਂਟਾਲਿਸ ਦੇ ਵਿਚ ਤਦ ਹੈ ਵੋ ਦੁਬਾਰਾ ਬੰਨਿਆ ਸੀ ਤੇ ਫਿਰ ਉਸ ਨੂੰ ਇਕ ਨਵੇ ਮੰਦਿਰ ਦੇ ਰੂਪ ਵਿਚ ਉਭਾਰ ਸੀ ਗਯਾ ਹਨ ਜੀ ਹਨ ਜੀ ਹਨ ਜੀ ਹਨ ਜੀ ਨਾਰਾਇਣ ਨੇ ਤਬਾਹ ਹੋਏ ਮਖਾਯਾ ਮੰਦਿਰ ਦੇ ਆਲੇ ਦੁਵਾਲੇ ਕਿੱਤਾ ਸੀ ਨਾ ਹਨ ਜੀ ਹਨ ਜੀ ਤੇ ਉਹ ਹੈ ਹੈ ਜੱਦੋ ਪੂਰਾ ਖਤਮ ਹੋਗੀ ਸੀ ਨਾ ਤੇ ਉਨ੍ਹਾਂ ਨੇ ਕਿਹਾ ਆਪਣੇ ਜੇਰੇ ਸੈਨਾਪਤੀ ਮੇਘਨਕੁੰਡ ਨੇ ਉਨਹੂ ਨੂੰ ਕਿਹਾ ਕ ਤੁਸੀ ਕੋਈ ਕਲਾਕਾਰੀ ਆ ਕਲਾਕਾਰ ਇੱਦਾ ਕਾਰੀਗਰ ਲੈ ਕ ਆਓ ਜੋ ਕ ਇਸ ਨੂੰ ਵੱਡੀਆਂ ਦਿੱਖ ਦੇ ਸਕੇ ਤੇ ਬਿਲਕੁਲ ਛੋਟੀ ਤੂੰ ਨਿਰਮਾਣ ਕਿੱਤਿਆਂ ਜਾਵੇ ਦੁਬਾਰਾ ਤੇ ਦੋ ਵਾਰ ਚਿਤਾਨਾ ਦੇ ਮੋਹੁ ਬਾਨਾਂ ਲਈ ਸਮਰਥ ਹੋਇਆ ਆ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

ਸਬ ਤੋਂ ਜ਼ਿਆਦਾ ਅੰਬੂਬਾਚੀ ਮੈਲੇ ਦੇ ਵਿਚ ਆਏ ਜ਼ੀਰਾ ਹੈ ਨਾ ਆਏ ਮੈਲਾ ਹੈ ਜੋ ਆਮ ਤੋਰ ਦੇ ਵਿਚ ਕਹਿ ਲੋ ਆ ਕਹਿੰਦੇ ਹੈ ਵਿਸ਼ਵਾਸ ਕਿੱਤਾ ਜਾਂਦਾ ਹੈ ਕ ਇਸ ਦੂਰਾਂ ਦੇਵੀ ਹੈ ਜੋ ਸਤੀ ਦੇਵੀ ਹੈ ਕਿ ਕ ਉਸ ਦੀ ਆਉਣੀ ਉਥੇ ਗਿਰੀ ਸੀ ਨਾ ਤੇ ਉੰਨਾ ਨੂੰ ਲੱਗਦਾ ਹੈ ਆ ਉਹ ਮਨ ਦੇ ਨੇ ਇਸ ਚੀਜ਼ ਨੂੰ ਕ ਉੰਨਾ ਦੀ ਸਾਲਾਨਾ ਮਾਹਵਾਰੀ ਚਾਕਰ ਵਿਚ ਲੱਗਦੀ ਆ ਉਹ ਤੇ ਆਏ ਮੈਲਾ ਉਨ੍ਹਾਂ ਦੀ ਮਾਹਵਾਰੀ ਚਾਕਰ ਦਾ ਤੇਹਵਾਰ ਹੈ ਹਨ ਜੀ ਹਨ ਜੀ ਤੇ ਸੋਚੋ ਤੁਸੀ ਦੇਖੋ ਇਕ ਦੇਵੀ ਦੀ ਪੇਰਿਓਦਸ ਨੂੰ ਕਰ ਦੇ ਆ ਜੋ ਕ ਅਜੇ ਦੇ ਲੋਗ ਮਾਨਲੋ ਬਾਤ ਕਰਨ ਤੋਂ ਭੀ ਸ਼ਰਮਿੰਦੇ ਆਂ ਹੁਣ ਤਾ ਬੋਹਤ ਲੋਕ ਨੇ ਜੋ ਕਹਿੰਦੇ ਆਪਣੇ ਬੱਚਿਆਂ ਨੂੰ ਕਿਤਚੇਨ ਵਿਚ ਨਹੀਂ ਜਾਨ ਦੇਂਦੇ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 ਬੋਹਤ ਮਤਲਬ ਸੋਹਣਾ ਹੈ ਮੰਦਿਰ ਦੇਖਣ ਦੇ ਵਾਸਤੇ। ਜੀ ਬੋਹਤ ਸੋਹਣਾ ਸਬ ਤੋਂ ਸ਼ਕਤੀਸ਼ਾਲੀ ਮੰਦਿਰ ਦੇਵੀ ਦਾ ਸਤੀ ਦੇਵੀ ਸ ਸਬ ਤੋਂ ਜਾਂਦਾ ਸ਼ਖਤਿਸ਼ਾਲੀ ਹੈ

ਨੂੰ ਵੀ ਬਾਰੇ ਵੱਡੀਆਂ ਤਰੀਕੇ ਨਾਲ ਮਨਾਇਆ ਜਾਂਦਾ ਹੈ ਨੂੰ ਵੀ ਬਾਰੇ ਅੱਛੇ ਤਰੀਕੇ ਨਾਲ ਕਿੱਤਾ ਜਾਂਦਾ ਹੈ ਠੀਕ ਹੈ

ਤੇ ਉਨ੍ਹਾਂ ਨੂੰ ਕਹਿ ਰੇ ਹੋਂਦੇ ਸੀ ਕ ਤੁਸੀ ਅੰਦਰ ਨਹੀਂ ਆਓਗੇ ਰਸੋਇ ਵਿਚ ਨਹੀਂ ਜੋ ਗੇ ਖਾਣਾ ਨਹੀਂ ਬਣਾਓ ਗੇ ਇਨ੍ਹਾਂ ਨੂੰ ਸੌਖੇ ਦਲ ਚਾਵਲ ਦੀ ਜਾਂਦੀ ਸੀ ਕਹਾਣੀ ਨੂੰ ਵੀ ਇਨ੍ਹਾਂ ਨੂੰ ਕੋਈ ਇਨ੍ਹਾਂ ਨੂੰ ਕੋਈ ਵੱਡੀਆਂ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ ਸਨ ਜਬ ਕ ਏ ਇਕ ਹੈ ਕੁਦਰਤ ਵੱਲੋ ਪ੍ਰਮਾਤ੍ਰ ਵੱਲੋ ਹੈ ਇਕ

ਹੁਣ ਤੇ ਲੋਕਾਂ ਵਿਚ ਸੋਚ ਸਮਾਜ ਹੋਗੇ

ਕਿ ਕ ਦੇਵੀ ਨੇ ਬਨਾਯਾ ਨੇ ਇਕ ਮਹਾਦੇਵ ਨੇ

ਤੇ ਆਏ ਸਬ ਤੋਂ ਜ਼ਿਆਦਾ ਸ਼ਕਤੀਸ਼ਾਲੀ ਮਾਨ੍ਯ ਜਾਂਦਾ ਹੈ ਤਾਂਤਰਿਕ ਜੋ ਹੈ ਗੇ ਨੇ ਇੱਥੇ ਜਾ ਕ ਆਪਣੀ ਬੋਹਤ ਪੂਜਾ ਪਾਤ ਕਰਦੇ ਹੈ ਨੇ ਉਨ੍ਹਾਂ ਨੂੰ ਲੱਗਦਾ ਹੈ ਕ ਸ਼ਕਤੀਆਂ ਦਾ ਵਾਸਾ ਹੈ ਤੇ ਸਾਂਨੂੰ ਮਿਲੀਆਂ ਗਈ ਸ਼ਕਤੀ ਇੰਜ

ਹੱਮ ਬਿਲਕੁਲ ਬਿਲਕੁਲ

ਸਾਰੇ ਪੂਜਾ ਕੈਰਨ ਹਨ ਜੀ ਹਨ ਜੀ ਬੋਹਤ ਲੋਗ ਜਾਂਦੇ ਆ ਪੂਜਾ ਕਰਨ ਹਰ ਟੀਮ ਹੈ ਕਹਿ ਲੋ ਤੁਸੀ ਭੀੜ ਵੇਖਣ ਨੂੰ ਮਿਲੇਗੀ ਹਰ ਆਪਣਾ ਆਪਣਾ ਕਿਸੀ ਨੂੰ ਕੋਈ ਪ੍ਰੋਬਲਮ ਹੈ ਕਿਉ ਕ ਹਰ ਕੋਈ ਪ੍ਰੇਸ਼ਾਨੀਆਂ ਤੋਂ ਗਹਿਰੀਆਂ ਹੋਇਆ ਹਰ ਇਕ ਨੂੰ ਪ੍ਰੇਸ਼ਾਨੀ ਹੈ ਤੇ ਉਹ ਸੋਚਦੇ ਨੇ ਕ ਜਾਵਾਂ ਗੇ ਤੇ ਇਸ ਕਰ ਕ ਕਹਿ ਲੋ ਕ ਕੋਈ ਸਾਲ ਕੋਈ ਸੁਨੂੰ ਨੂੰ ਮਿਲਦਾ ਹੈ ਤੇ ਉਹ ਕਹਿੰਦੇ ਕ ਸਾਂਨੂੰ ਵੀ ਜਾਣਾ ਚਾਹੀਏ ਦਾ ਅਚਾ ਚਲੋ ਆਪ. ਮੈਨੂੰ ਮੈਨੂੰ ਇਸ ਮੰਦਿਰ ਬਾਰੇ ਇਤਨਾ ਨਹੀਂ ਪਤਾ ਸੀ ਲੇਕਿਨ ਤੁਵਾੜੇ ਨਾਲ ਗੱਲ ਕਰ ਕ ਮਾਲੂਨ ਹੋਇਆ ਸੁੰਨੀਆਂ ਨਾ ਤੇ ਮੇਂ ਆਖਿਆ ਤੁਵੱਡੇ ਨਾਲ ਡਿਸਕਸ ਕਰਦੀ ਆਂ ਤੇ ਮੈਨੂੰ ਵੀ ਬੜਾ ਚੰਗਾ ਲੱਗੀਆਂ ਤੁਵਾਂਨੂੰ ਪੁਛੂਨ ਨਾਲ ਮੈਨੂੰ ਵੀ ਥੋਰਆ ਬੋਹਤ ਪਤਾ ਲੱਗ ਗਿਆ

ਤੇ ਅਗਰ ਮੌਕਾ ਮਿਲੀਆਂ ਤੇ ਆਪਾ ਜਾ ਕ ਵੀ ਆਵਾਂ ਗੇ ਇਕ ਦਿਨ ਦੋ ਦਿਨ ਜੋ ਵੀ ਤ੍ਰਿਪ ਬੰਨਿਆ ਤੇ ਆਪ ਹੋ ਕ ਜ਼ਰੂਰ ਵੇਖ ਕ ਜ਼ਰੂਰ ਅਨਾ ਹੈ ਮੰਦਿਰ ਇਕ ਦਿਨ

ਹਨ ਜੀ ਹਨ ਜੀ ਸਾਰਾ ਮੰਦਿਰ ਘੁੰਮ ਕ ਨਾ ਹੈ ਬਿਲਕੁਲ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

Hello

ਕਿਵੇਂ ਓ ਮੈ ਤਾਂ ਠੀਕ ਆ ਤੁਸੀ ਸੁਣਾਓ ਬਸ ਬਸ ਵਦੀਆ ਮੈ ਵੀ ਹੋਰ ਕਿ ਕਰਦੇ ਓ ਕੁਝ ਨਹੀਂ ਯਾਰ ਚਾਅ ਬਣਾਈ ਸੀ ਜਲ ਗਈ ਆ ਹੁਣ ਦੁਬਾਰਾ ਬਣਾ ਰਹੀ ਆਂ ਅੱਛਾ ਇਹ ਤਾਂ ਬਹੁਤ ਕਿਉ ਧਿਆਨ ਕਿਧਰ ਸੀ

ਮੈ ਸਮਝਣ ਲਗ ਗਈ ਸੀ ਦੂਜਾ ਕੰਮ ਕਰਨ ਲੱਗ ਗਈ ਸੀ ਤੇ ਧਿਆਨ ਓਧਰ ਚਲਾ ਗਿਆ ਤੇ ਏਧਰ ਮੈ Gas ਤੇਜ ਕੀਤੀ ਹੋਈ ਸੀ ਚਾਅ ਸਾਰੀ ਕਾਲੀ ਹੋਗਈ ਪਤੀਲਾ ਵੀ ਕਾਲਾ ਹੋ ਗਿਆ

ਤੇ ਮੈ ਨਾ ਤੁਹਾਡੇ ਨਾਲ ਇੱਕ Topic Discuss ਕਰਨਾ ਸੀ ਹਾਂਜੀ ਦਸੋਂ ਜੇਹੜੇ ਬਾਬਾ ਬਿਧੀ ਚੰਦ ਜੀ ਨਹੀ ਹੈਗੇ ਗੁਰੂ ਸਾਹਿਬਾਨਾ ਦੇ ਜੇਹੜੇ ਨਿਲ ਸਿੱਖ ਹੋਏ ਸੀ ਹਾਂਜੀ ਹਾਂਜੀ ਓਹਨਾ ਵਾਰੇ ਗਲ ਕਰਨੀ ਸੀ ਮੈ ਅਗਰ Free ਹੋ ਤਾਂ ਮੈਨੂੰ ਦਸੋ ਓਹਨਾ ਵਾਰੇ ਕੁੱਛ ਹਾਂਜੀ ਕਹਿੰਦੇ ਬਾਬਾ ਬਿਧੀ ਚੰਦ ਦਾ ਜਨਮ ਕਹਿੰਦੇ ਸੋਲਹ ਸੋ ਈਸਵੀ ਨੂੰ ਸੂਰਜੀ ਪਿੰਡ ਬਾਈ ਬਸਨ ਦੇ ਘਰ ਹੋਇਆ ਸੀ

ਉਹ ਭਾਈ ਬਸਨ, ਭਾਈ ਭੀਖੀ ਦੇ ਪੋਤੇ ਵੀ ਸਿਗੇ ਤੇ ਕਹਿੰਦੇ ਉੱਚੇ ਲੰਬੇ ਕੱਦ ਦਲੇਰ ਸ਼ਖਸੀਅਤ ਤੇ ਸਹਰਾਲੀ ਆਪਣੇ ਨਾਨਕੇ ਰਹਿੰਦੇ ਸੀ ਜਾਦਾ ਤਰ ਓਹ ਪਰ ਕਹਿੰਦੇ ਓਹ ਗਲਤ ਸੰਗਤ ਵਿੱਚ ਪੈ ਕੇ ਨਾ ੳ ਚੋਰੀਆਂ ਕਰਨ ਲੱਗ ਗਏ ਸੀ

ਭਾਈ ਅਗਨੀ ਜੋ ਗੁਰੂ ਰਾਮਦਾਸ ਜੀ ਦੇ ਆਤਮਗਿਆਨ ਸਨ ਨਾ ਤੇ ਪਿੰਡ ਭੈਣੀ ਸਾਹਿਬ ਦੇ ਵਸਨੀਕ ਨੇ ਬਿਧੀ ਨੂੰ ਮਾੜਾ ਬੰਦਾ ਛੱਡ ਕੇ ਗੁਰੂ ਨਾਲ ਬਣਨ ਲਈ ਪ੍ਰੇਰਨਾ ਦਿੱਤੀ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 ਫਿਰ ਓਹਨਾ ਨੇ ਦਰਬਾਰ ਭੇਜ ਦਿੱਤਾ ਗਿਆ, ਭੇਜ ਦਿੱਤਾ ਸੀ ਓਹਨਾ ਨੂੰ, ਕਹਿੰਦੇ ਵੀ ਮਤਲਬ ਤੁਸਾਂ ਗੁਰਬਚਨ ਕਹਿੰਦੇ ਓਥੇ ਗੁਰੂ ਜੀ ਪ੍ਰਵਚਨ ਦੇ ਰਹੇ ਸੀ, ਤੇ ਕਹਿੰਦੇ ਸੀ ਕਿ ਚੋਰ ਕਿ ਹਮਾ ਭਰੇ ਨ ਕੋੋਇ ਚੋਰੂ ਕੀ ਚੰਗਾ ਕਿਉ ਨ ਹੋਈ ਹਾਂਜੀ ਫੇਰ ਕਹਿੰਦੇ ਜਦੋਂ ਗੁਰੂ ਸਾਹਿਬਾਨ ਨੇ ਬਚਨ ਕੀਤੇ ਸੀ ਨਾ ੳ ਜਦੋਂ ਬਚਨ ਕਰਦੇ ਪਏ ਸੀ ਕਹਿੰਦੇ ਓਥੇ ਨਾ ਮਨੁੱਖਾਂ ਨੂੰ ਮਤਲਬ ਇਹ ਬਚਨ ਦਾ ਓਹਨਾ ਨੇ ਮਤਲਬ ਦਸਿਆ ਸੀ ਕਹਿੰਦੇ ਮਨੁੱਖਾ ਨੂੰ ਨਾ, ਆਪਣੇ ਜੀਵਕਾ ਵਿਵੇਕ-ਬੁੱਧੀ ਵਲੋ ਅਰਜਿਤ ਕਰਨੀ ਚਾਹੀਦੀ ਏ ਜੌ ਵੀ, ਧਰਮ ਦੇ ਕਾਰਜ ਕਰਕੇ ਕਹਿੰਦੇ ਆਪਣੇ, ਆਪਣੇ ਆਪਣੇ ਪਰਿਵਾਰ ਦੀ ਤੇ ਔਸ ਮਾਲਕ ਦਾ ਇੱਜ਼ਤ ਦਾ ਸਥਾਨ ਪ੍ਰਾਪਤ ਨਹੀਂ ਕਰ ਸਕਦਾ। ਅੱਜ ਨਹੀ ਤਾਂ ਕਲ ਕਦੇ ਨਾ ਕਦੇ ਅਜਿਹਾ ਸਮਾਂ ਆਂਦਾ ਏ ਜਦੋ ਇਹ ਰਹੱਸ ਖੁਲ ਜੰਦਾ ਏ ਮਤਲਬ ਜਿਹੜਾ

ਭਲ ਜਿਹੜੇ ਪਛਤਾਪ ਨੇ, ਓਹਦੇ ਵਿੱਚ ਜਲਦੇ ਨੇ। ਤੇ ਜਦੋ ਚੋਰ ਨੇ ਕਹਿੰਦੇ ਇਹ ਪ੍ਰਵਚਨ ਸੁਣੇ ਸੀ ਤਾਂ ਓਹ ਆਪਣੇ ਆਪ ਨੂੰ ਨਾ‌ ਮਤਲਬ ਰੋਕ ਨਹੀਂ ਸਕੀਆ ਸੀ ਤੇ ਆਪਣੇ ਆਪ ਤੇ ਓਹਨੂੰ ਬੜਾ ਪਛਤਾਵਾ ਹੋਇਆ।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 ਪੇਸ਼ਾ ਦਸਿਆ ਕਿ ਮੇਰਾ ਪੇਸ਼ਾ ਦਸਿਆ ਕਿ ਬੇਨਤੀ ਹੈ ਕਿ ਮੇਰਾ ਪੇਸ਼ਾ ਚੋਰੀ ਦਾ ਏ ਬੇਨਤੀ ਹੈ ਕਿ ਅੱਜ ਤੋਂ ਬਾਅਦ ਮੈ ਕਦੇ ਵੀ ਚੋਰੀ ਨਹੀ ਕਰਾਂਗਾ, ਤੇ ਤੁਸੀ ਮੈਨੂੰ ਚੋਰ ਸਮਝ ਕੇ ਆਪਣੇ ਘਰ ਦਾ ਚੋਰ ਸਿੱਖ ਬਣਾ ਕੇ ਰੱਖ ਲਓ ਗੁਰੂ ਅਰਜਨ ਦੇਵ ਜੀ ਕਹਿੰਦੇ ਮੁਸਕੁਰਾ ਕੇ ਤੇ ਓਹਨਾ ਨੇ ਬਚਨ ਕੀਤੇ, ਤੇ ਉਸਦੇ ਮਨ ਤੇ ਇਤਨਾਂ ਡੂੰਘਾ ਅਸਰ ਹੋਇਆ ਕਿ ਚੋਰੀ ਹਮੇਸ਼ਾ ਲਈ ਛੱਡ ਕੇ ਓਹ ਗੁਰੂ ਦਾ ਸੱਚਾ ਸਿੱਖ ਬਣ ਗਿਆ, ‌‌ ਸੇਵਕ ਬਣ ਗਿਆ ਤੇ ਗੁਰੂ ਘਰ ਵਿੱਚ ਰਹਿ ਕੇ ਸੇਵਾ ਵਿੱਚ ਜੁਟ ਗਿਆ ਸੀ।

ਕਹਿੰਦੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਦ ਸਿੱਖ ਦੀ ਮਾਯੂਸੀ ਆ ਗਈ ਤਾਂ ਇਹਨਾਂ ਨੇ ਭਾਈ ਬੁੱਢਾ ਜੀ ਨੇ ਇਹਨਾਂ ਨੇ ਤੇ ਭਾਈ ਬੁੱਢਾ ਜੀ ਨੇ ਭਾਈ ਗੁਰਦਾਸ ਨਾਲ ਰਲ ਕੇ ਪਿੰਡ ਪਿੰਡ ਵਿੱਚ ਜਾਕੇ ਲੋਕਾਂ ਦੇ ਦਿਲਾਂ ਵਿੱਚ ਉਤਸ਼ਾਹ ਭਰਿਆ। ਤੇ ਕਿਹਾ ਸਿੱਖ ਨੂੰ ਇਹਨਾਂ ਗੱਲਾਂ ਵਿਚ ਨਾ ਜਾਨ ਦੋ। ਤੇ ਕਹਿੰਦੇ, ਡਾਢਆਂ ਦਾ ਜਾਣ ਲਈ ਪ੍ਰੇਰਨਾ ਦਿਿੱਤੀ ਤੇ ਸਿੱਖਾ ਵਿਚ ਨਵਾਂ ਜੋਸ਼ ਭਰਿਆ ਇਹਨਾਂ ਨੇ ਹਾਂਜੀ, ਕਹਿੰਦੇ ਜਦ ਓਹਨਾ ਨੇ ਦੇਖਿਆ ਕੇ ਗੁਰੂ ਗ੍ਰੰਥ ਸਾਹਿਬ ਦਿਆ ਬੀੜਾਂ ਬਹੁਤ ਘੱਟ ਰਹਿਆ ਨੇ ਤਾਂ ਉਹਨਾਂ ਨੇ ਆਪਣੀ ਨਿਗਰਾਨੀ ਹੇਠ ਗੁਰੂ ਗ੍ਰੰਥ ਸਾਹਿਬ ਦੇ ਜੇਹੜੇ ੳਤਾਰੇ ਸੈਂਚੀਆਂ ਬਣਵਾਕੇ ਦੂਰ ਦੂਰ ਸੰਗਤਾਂ ਤਕ ਭੇਜਿਆ ਸੀ ਕਹਿੰਦੇ ਓਹਨਾ ਜਦੋ ਗੁਰੂ ਹਰਿਗੋਬਿੰਦ ਸਿੰਘ, ਹਰਿਗੋਬਿੰਦ ਸਾਹਿਬ ਨੇ ਨਾ, ਗਿਣਤੀ ਵੱਧ ਜਾਨ ਕਰਕੇ ਸਾਰੇ ਸਿੱਖਾਂ ਨੂੰ ਕਹਿੰਦੇ ਪੰਜ ਜਥਿਆਂ ਵਿੱਚ ਵੰਡ ਦਿੱਤਾ ਸੀ ਦੂਸਰੇ ਜਥੇ ਦਾ ਜਿਹੜਾ ਸਰਦਾਰ ਸੀ ਓ ਭਾਈ ਬਿਧੀ ਚੰਦ ਸੀ

ਤੇ ਜੇਹੜੇ ਭਾਈ ਪਰਾਗਾ ਸੀ ਓਹ ਚੋਥੇ ਜੇੜੇ ਚੌਥੇ Group ਦੇ ਜਥੇਦਾਰ ਸੀ ਓਹਨਾ ਨੂੰ ਕਹਿੰਦੇ ਜੇਹੜੇ ਨੇ ਨਾ ਰਸਟਬਾਣੀ ਓਹਨਾ ਦੇ ਹਥਿਆਰ ਪਹੁੰਚਾਉਣ ਦਾ ਕੰਮ ਦਿੱਤਾ ਗਿਆ ਸੀ ਤੇ ਜੇਹੜੇ ਭਾਈ ਜੇਠਾ ਜੀ ਸੀ ਓਹ ਪੰਜਵੇਂ ਜਥੇ ਦੇ ਜਥੇਦਾਰ ਬਣਾਈ ਗਏ ਸੀ ਜੇਹੜੇ ਜੇਠਾ ਰਸਾਲੇ ਦੇ ਜਥੇਦਾਰ ਸੀ। ਕਹਿੰਦੇ ਇਹਨਾਂ ਪੰਜਾ ਜਥਿਆਂ ਨੇ ਆਪਣਾ ਕੰਮ ਇੰਨੇ ਉਤਸਾਹ ਤੇ ਜੋਸ਼ ਨਾਲ ਕੀਤਾ ਕਿ

ਫਿਰ ਕਹਿੰਦੇ ਗੁਰਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਨਵੇਂ ਨਵੇ ਤਾਂਘ ਅਪਨਾੲ ਫਿਰ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਆਲੀਅਰ ਦੀ ਗਿਰਫਤਾਰੀ ਵਕਤ ਇਨ੍ਹਾਂ ਨੇ ਪਿੰਡਾਂ ਵਿੱਚ ਸਿਰਫ ਗੁਰੂ ਪਿਆਰ ਰੱਖਣ ਨੂੰ ਕਿਹਾ

ਤੇ ਕਹਿੰਦੇ ਐਸਾ ਗੁਰੂ ਦੱਸ ਜਿਸ ਨਾ ਹੋਇਆ ਕੀ ਪੰਜਾਬ ਦੇ ਪਿੰਡਾਂ ਦੀਆਂ ਪਿੰਡ ਢੋਲੀਆਂ ਛੈਣਿਆਂ ਨਾਲ ਕੀਰਤਨ ਕਰਦੇ ਦੀਵਾਲੀਆ ਪਹੁੰਚ ਜਾਂਦੇ ਸੀ ਜੇਲ ਦੀ ਕਹਿੰਦੇ ਜ਼ੇਲ ਦੀ ਪਰਿਕਰਮਾ ਕਰਦੇ ਸੀ ਤੁਸੀ ਕਹਿੰਦੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਸੀ ਇਕ ਗੱਲ ਹੋਰ ਵਿੱਚ ਵੀ, ਕਹਿੰਦੇ ਸਭ ਦੇ ਸਾਹਮਣੇ ਉਸ ਦਾ ਮੂੰਹ ਕਾਲਾ ਕਰਵਾ ਕੇ ਓਸ ਤੋਂ ਭੀਖ ਵੀ ਮੰਗਵਾਈ ਸੀ ਤੇ ਫਿਰ ਜਦ ਪ੍ਰਿਥਵੀ ਦੇ ਪੱਤਰ ਮਹਿਰਵਾਨ ਨੂੰ ਲਾਹੌਰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਨੇ ਵੀ ਦੇ ਨਾਲ ਹੀ ਭੇਜਿਆ ਸੀਗਾ

ਉਦੋਂ ਕਹਿੰਦੇ ਉਨ੍ਹਾਂ ਨੇ ਮਤਲਬ ਸੱਪ ਦਾ ਕਹਿੰਦੇ ਲਾਹੌਰ ਦਾ ਮੂੰਹ , ਫਿਰ ਭੀਖ ਮੰਗਵਾਈ ਸੀ ੳਹਨਾ ਨੇ, ਸਿੱਖਿਆ ਮਿਲੀ ਸੀ ਉਨ੍ਹਾਂ ਕਹਿੰਦੇ ਜਦ ਪ੍ਰਿਥਵੀ ਦੇ ਪੁਤਰ ਮੇਵਾ ਮਿਹਰਵਾਨ ਨੇ ੳਨਾ ਨੇ ਉਹਨਾਂ ਨੇ ਕਹਿੰਦੇ ਲਾਹੌਰ ਖੁਰਦ ਮਚਾਉਣ ਦੀ ਕੋਸ਼ਿਸ਼ ਕੀਤੀ ਸੀ ਗੁਰੂ ਸਾਹਿਬ ਨੇ ਨਾ ਵੀ ਸਮਝਾਉਣ ਲਈ ਵੀ ਭੇਜਿਆ ਸੀ ਕਹਿੰਦੇ ਬੀ ਬੀਬੀ ਕੌਲਾਂ ਜਿਹੜੀ ਗੁਰੂ ਦੀ ਸ਼ਰਨ ਆਉਣ ਲਈ ਲੜਾਈ ਦੀ ਸੰਭਾਵਨਾ ਬਿਧੀ ਚੰਦ ਦੇ ਨਾਂ ਆਪਣਾ ਡੇਰਾ ਪੀਪਲੀ ਲਗਾ ਲਿਆ ਸੀ ਤੇ ਹਰ ਇਕ ਹਲਚਲ ਦੀ ਪੂਰੀ ਸੂਚਨਾ ਉਹਨਾਂ ਨੇ ਗੁਰੂ ਸਾਹਿਬ ਨੇ ਦਿੱਤੀ ਸੀ ਕਿ ਅੰਮ੍ਰਿਤਸਰ ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਜਿੱਤ ਹੋਈ ਹੈ। ਫਿਰ ਬਾਜ਼ ਦੇ ਖਾਤਰ ਕਹਿੰਦੇ ਉਨ੍ਹਾਂ ਨੇ ਚੌਦਾ ਮਈ ਉਹਨਾਂ ਨੇ ਉਨ੍ਹਾਂ ਦਾ ਮਤਲਬ ਉਹਨਾਂ ਤੱਕ ਸੁਨੇਹਾ ਪਹੁੰਚਾਤਾ ਸੀ ਉਹਨਾਂ ਨੇ ਵੀ ਗੁਰੂ ਸਾਹਿਬ ਦੀ ਜਿੱਤ ਹੋ ਗਈ ਹੈ ਤੇ ਬਿਧੀਚੰਦ ਤੇ ਉਨ੍ਹਾਂ ਸਿੱਖਾਂ ਫੌਜਾਂ ਦੇ ਦੁਸ਼ਮਣ ਤੇ ਐਸੇ ਟੁੱਟ ਕੇ ਮਤਲਬ ਸ਼ਾਹੀ ਫੌਜਾ ਦੇ ਵਿਚ ਖਲਬਲੀ ਮਚੀ ਹਈ ਸੀ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

ਜੀ ਮੈਦਾਨ ਮੇਂ ਉਤਰੇ, ਹਮਲਾ ਕਰਾ ਨਾ, ਪਹਿਲੇ ਭਾਈ ਜੱਟੂ, , ਫਿਰ ਬਾਣੀਂ ਨੱਨੂੰ ਰਾਣੋ ਵੀ ਸ਼ਹੀਦ ਹੋ ਗਏ ਥੇ ਕਹਿੰਦੇ ਕਰਮ ਚੰਦ ਰਹਿਣਾ ਚੰਦੂ ਦਾ ਪੁੱਤਰ ਤੀਰ ਭਾਈ ਬਿਧੀ ਚੰਦ ਦੇ ਸਰੀਰ ਵਿੱਚ ਖੁਬੋ ਦਿੱਤਾ ਸੀ ਕਹਿੰਦੇ ਉਹਨਾਂ ਨੇ ਫੇਰ ਕਹਿੰਦੇ ਕੱਢ ਕੇ ਵਗਾਹ ਮਾਰਿਆ ਸੀ ਉਹਨਾਂ ਨੇ ਆਪਣਾ ਤੀਰ ਕੱਢ ਕੇ ਵਗਾਹ ਮਾਰਿਆ ਸੀ ਫਿਰ ਉਨ੍ਹਾਂ ਨੇ ਕਹਿੰਦੇ ਕਰਮ ਚੰਦ ਬਚ ਗਿਆ ਸੀ ਪਰ ਘੋੜਾ ਡਿੱਗ ਪਿਆ ਤੇ ਉਹਦੇ ਡਿਗੇ ਕਰਕੇ ਕਰਮ ਚੰਦ ਨੂੰ ਘਸੀਟ ਕੇ ਗੁਰਚਰਨਾਂ ਵਿਚ ਲਾ ਕੇ ਸੁੱਟਿਆ ਤੇਜਾ ਨੂੰ ਮੁਕਾਉਣ ਦੀ ਆਗਿਆ ਮਾਫ, ਆਗਿਆ ਮੰਗੀ ਤੇ ਗੁਰੂ ਸਾਹਿਬ ਨੇ ੳਹਦਾ ਨਿਥਾਓ ਸੋਚ ਕੇ ਛੋੜ ਛੋੜ ਦਿਤਾ ਉਹਨੂੰ ਕਹਿੰਦੇ ਗੁਰੂ ਸਾਹਿਬ ਨੇ ਛੱਡ ਦਿੱਤਾ ਸੀ ਓਹਨੂੰ। ਫਿਰ ਕਹਿੰਦੇ ਕਰਮ ਚੰਦ ਨੇ ਭੱਜ ਕੇ ਨਵਾਬ ਨੂੰ ਦ੍ਰਿਸਯ ਦੱਸਿਆ ਕਿ ਗੁਰੂ ਸਾਹਿਬ ਕੋਲ ਫੌਜ ਬਹੁਤ ਥੋੜੀ ਹੈ, ਤੇ ਉਸਨੇ ਭਰਪੂਰ ਹਲ੍ਲਾ ਕੀਤਾ ਕਿ ਉਹ ਆਪਣੇ ਪੁੱਤਰ ਤੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਮੈਦਾਨ-ਏ-ਜੰਗ ਵਿੱਚ ਗਵਾ ਬੈਠਾ ਹੈ, ਤੇ ਮੈਦਾਨ ਗੁਰੂ ਸਾਹਿਬ ਦੇ ਹੱਥ ਵਿਚ ਆਯਾ ਆ। ਜਿਹੜੇ ਭਾਈ ਬਿਧੀ ਚੰਦ ਜੀ ਸੀ ਨਾ ਉਹਨਾਂ ਨੇ ਕਹਿੰਦੇ ਵੀ ਗੁਰੂ ਸਾਹਿਬ ਨੇ ਆਪਣੀ ਤਸਵੀਰ ਬਣਾਣ ਨੂੰ ਹਮੇਸ਼ਾ ਹੀ ਸੰਕੋਚ ਕਰਦੇ ਸੀ ਪਰ ਜਿਹੜੇ ਭਾਈ ਬਿਧੀ ਚੰਦ ਜੀ, ਉਨ੍ਹਾਂ ਨੇ ਗੁਰੂ ਸਾਹਿਬ ਤੋਂ ਇਜਾਜ਼ਤ ਲੈ ਕੇ ਉਨ੍ਹਾਂ ਦੀ ਤਸਵੀਰ ਬਣਵਾਈ ਗਈ ਸੀ। ਤੇ ਗੁਰੂ ਸਾਹਿਬ ਨੇ ਹੋਰ ਤਸਵੀਰਾਂ ਬਣਾਉਣ ਤੋਂ ਮਨਾ ਕਰ ਦਿੱਤਾ ਸੀ, ਤੇ ਉਹ ਤਸਵੀਰ ਗੁਰੂ~ ਅ~ ਗੁਰ ਜਿਹੜੇ ਬਿਧੀ ਚੰਦ ਜੀ ਸੀ ਨਾ ਉਨ੍ਹਾਂ ਨੇ ਦਿੱਤੀ ਸੀ ਜਿਹੜੇ ਅੱਜ ਤੱਕ ਉਨ੍ਹਾਂ ਦੇ ਖਾਨਦਾਨ ਕੋਲ ਹੈ। ਬਿਧੀ ਚੰਦ ਜਿਹੜੇ ਸੀ ਤਾਂ ਉਹ ਆਪਣੇ ਗੁਰੂ ਸਾਹਿਬਾਨ ਸੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨਾਲ ਇਨ੍ਹਾਂ ਦਾ ਕਾਫ਼ੀ ਮਿਲਾਪ ਸੀ। ਉਹਨਾਂ ਨਾਲ ਰਹਿ ਕੇ ਇਹਨਾਂ ਨੇ ਕਾਫੀ ਜੰਗਾ ਜਿੱਤਿਆ ਸੀ, ਇਹਨਾਂ ਨੇ

ਤੇ ਤੁਸੀਂ ਕਿਸ ਤਰ੍ਹਾਂ ਕਿਸੇੇ ਬੱਚੇ ਨੂੰ ਧਨ ਤੇ ਸਾਰੀਆਂ ਚੀਜ਼ਾਂ ਬਾਰੇ ਸਿਖਾ ਸਕਦੇ ਹੋ ਜਿਹਨਾਂ ਉੱਤੇ ਅਸੀਂ ਹੁਣੇ ਵਿਚਾਰ ਕਰਾਂਗੇ ਜਿਹਨਾਂ ਉੱਤੇ ਅਸੀਂ ਹੁਣੇ ਵਿਚਾਰ ਕੀਤਾ ਹੈ, ਮੈਂ ਰਾਬਟ ਨੂੰ ਪੁੱਛਿਆ। ਅਸੀਂ ਕਿਵੇਂ ਮਾਂ ਪਿਓ ਲਈ ਇਸਨੂੰ ਸੌਖਾ ਬਣਾ ਸਕਦੇ ਹਾਂ ਖ਼ਾਸ ਕਰਕੇ ਉਦੋਂ ਜਦੋਂ ਉਹਨਾਂ ਨੂੰ ਆਪ ਹੀ ਇਸਦੀ ਸਮਝ ਨਾ ਹੋਵੇ ਉਸਨੇ ਕਿਹਾ ਮੈਂ ਇਸ ਵਿਸ਼ੇ ਉੱਤੇ ਇੱਕ ਕਿਤਾਬ ਲਿਖੀ ਹੈ ਉਹ ਕਿਤਾਬ ਕਿੱਥੇ ਹੈ? ਮੇਰੇ ਕੰਪਿਊਟਰ ਵਿੱਚ ਇਹ ਸਾਲਾਂ ਤੋਂ ਉੱਥੇ ਖਿਲਰੀ ਪਈ ਹੈ ਮੈਂ ਕਦੇ ਕਦਾਈ ਉਸ ਵਿੱਚ ਕੁੱਝ ਜੋਰ ਦਿੰਦਾ ਹਾਂ ਪਰ ਮੈਂ ਅੱਜ ਤਾਈਂ ਉਸਨੂੰ ਕਦੇ ਇਕੱਠਾ ਨਹੀਂ ਕਰ ਪਾਇਆ ਮੈਂ ਇਸ ਕਿਤਾਬ ਨੂੰ ਉਦੋਂ ਲਿਖਣਾ ਸ਼ੁਰੂ ਕੀਤਾ ਸੀ, ਜਦੋਂ ਮੇਰੀ ਪਹਿਲੀ ਕਿਤਾਬ best seller ਹੋ ਗਈ ਸੀ ਪਰ ਮੈਂ ਹੁਣ ਤਾਈਂ ਆਪਣੀ ਨਵੀਂ ਕਿਤਾਬ ਨੂੂੰ ਪੂਰਾ ਨਹੀਂ ਕਰ ਸਕਿਆ ਇਹ ਹੁਣ ਵੀ ਹਿੱਸਿਆਂ ਵਿੱਚ ਹੀ ਹੈ। ਉਹ ਕਿਤਾਬ ਨਿਸ਼ਚਿਤ ਤੌਰ ਤੇ ਹਿੱਸਿਆਂ ਵਿੱਚ ਹੀ ਸੀ, ਉਹਨਾਂ ਬੇਤਰਤੀਬ ਹਿੱਸਿਆਂ ਨੂੰ ਪੜ੍ਹਨ ਮਗਰੋਂ ਮੈਂ ਮੈਂ ਇਹ ਫੈਸਲਾ ਕੀਤਾ ਕਿ ਕਿਤਾਬ ਨਿਸ਼ਚਿਤ ਤੌਰ ਤੇ ਬੇਹਤਰੀਨ ਸੀ। ਉਹ ਕਿਤਾਬ ਨਿਸ਼ਚਿਤ ਤੌਰ ਤੇ ਹਿੱਸਿਆਂ ਵਿੱਚ ਹੀ ਸੀ, ਉਹਨਾਂ ਬੇਤਰਤੀਬ ਹਿੱਸਾਂ ਨੂੰ ਪੜ੍ਹਨ ਮਗਰੋਂ ਮੈਂ ਇਹ ਫੈਸਲਾ ਕੀਤਾ ਕਿ ਕਿਤਾਬ ਨਿਸ਼ਚਿਤ ਤੌਰ ਤੇ ਬੇਹਤਰੀਨ ਸੀ ਅਤੇ ਸਮਾਜ ਨੂੰ ਇਸਦੀ ਬਹੁਤ ਲੋੜ ਹੈ। ਖ਼ਾਸ ਕਰਕੇ ਇਹੋ ਜਿਹੇ ਸਮੇਂ ਜਦੋਂ ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੀ ਹੈ, ਅਸੀਂ ਦੋਵੇਂ ਇੱਕਦਮ ਇਸ ਨਿਰਣੇ ਤੇ ਪੁੱਜੇ ਕਿ ਮੈਂ ਰਾਬਟ ਦੀ ਕਿਤਾਬ ਦੀ ਸਹਿ ਲਿਖਤਾ ਬਣ ਜਾਵਾਂ। ਮੈਂ ਉਸਨੂੰ ਪੁੱਛਿਆ ਕਿ ਉਸਦੇ ਵਿਚਾਰਾਂ ਨਾਲ ਕਿਸੇ ਬੱਚੇ ਨੂੰ ਕਿੰਨੀ ਆਰਥਿਕ ਸਿੱਖਿਆ ਦੀ ਲੋੜ ਹੁੰਦੀ ਹੈ ਉਸਨੇ ਕਿਹਾ ਇਹ ਬੱਚੇ ਤੇ ਨਿਰਭਰ ਕਰਦਾ ਹੈ ਆਪਣੇ ਬਚਪਨ 'ਚ ਹੀ ਉਸਨੇ ਇਹ ਜਾਣ ਲਿਆ ਸੀ ਕਿ ਉਹ ਅਮੀਰ ਬਣਨਾ ਚਾਹੁੰਦਾ ਸੀ ਤੇ ਉਸਨੂੰ ਇੱਕ ਇਹੋ ਜਿਹਾ ਪਿਤਾ ਸਰੂਪ ਵਿਅਕਤੀ ਮਿਲ ਗਿਆ ਜਿਹੜਾ ਅਮੀਰ ਤੇ ਉਸਦਾ ਮਾਰਗ ਦਰਸ਼ਨ ਕਰ ਵਾਲਾ ਸੀ ਰਾਬਟ ਕਹਿੰਦਾ ਸੀ ਕਿ ਸਿੱਖਿਆ ਹੀ ਸਫ਼ਲਤਾ ਦੀ ਨੀਂਹ ਹੈ ਜਿਵੇਂ school 'ਚ ਸਿੱਖਿਆ ਸਿੱਖੀਆਂ ਹੋਈਆਂ ਗੱਲਾਂ ਮਹੱਤਵਪੂਰਨ ਹੁੰਦੀਆਂ ਹਨ ਤਿਵੇਂ ਹੀ ਵਿੱਤ ਸੰਬੰਧੀ ਸਿਆਣਪ ਤੇ ਬੋਲਣ ਦੀ ਕਲਾ ਵੀ ਮਹੱਤਵਪੂਰਨ ਹੁੰਦੀ ਹੈ। ਅੱਗੇ ਦੀ ਕਹਾਣੀ ਰਾਬਟ ਦੇ ਦੋ ਡੈਡੀਆਂ ਬਾਰੇ ਹੈ ਜਿਹਨਾਂ ਚੋਂ ਇੱਕ ਅਮੀਰ ਹੈ ਤੇ ਦੂਜਾ ਗ਼ਰੀਬ ਇਹਨਾਂ ਦੇ ਜ਼ਰੀਏ ਰਾਬਟ ਉਹਨਾਂ ਰਾਜਾਂ ਬਾਰੇ ਦੱਸਣਗੇ। ਜਿਹੜੇ ਉਹਨਾਂ ਨੂੰ ਆਪਣੇ ਜੀਵਨ ਸਿੱਖੇ ਹਨ ਦੋਵੇਂ ਡੈਡੀਆਂ ਦੇ ਵਿਚਕਾਰਲਾ ਅੰਤਰ ਇੱਕ ਵਿਸ਼ੇਸ਼ ਗੱਲ ਨੂੰ ਉਜਾਗਰ ਕਰਦਾ ਹੈ ਇਸ ਕਿਤਾਬ ਨੂੰ ਮੈਂ ਕੁੱਝ ਵਧਾਇਆ ਹੈ ਇਸ ਵਿੱਚ ਕੁੱਝ ਜੋੜਿਆ ਤੇ ਘਟਾਇਆ ਹੈ। ਅਤੇ ਇਸ ਨੂੰ ਵਿਵਸਥਿਤ ਕਰਨ ਦਾ ਕੰਮ ਕੀਤਾ ਹੈ ਜੇ ਕੋਈ accountant ਇਸ ਕਿਤਾਬ ਨੂੰ ਪੜ੍ਹੇ ਉਹਨਾਂ ਨੂੰ ਮੇਰਾ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਆਪਣੇ ਕਿਤਾਬੀ ਗਿਆਨ ਨੂੰ ਇੱਕ ਪਾਸੇ ਰੱਖ ਦੇਵੇ। ਤੇ ਆਪਣੇ ਦਿਮਾਗ 'ਚ ਰਾਬਟ ਦੇ ਸਿਧਾਤਾਂ ਨੂੰ ਵੜ ਜਾਣ ਦੇਵੇ ਹਾਲਾਂਕਿ ਉਹਨਾਂ 'ਚ ਕਈ ਸਿਧਾਂਤ ਤਾਂ ਪਹਿਲੀ ਨਜ਼ਰ 'ਚ ਹੀ ਗ਼ਲਤ ਦਿਸਣਗੇ accountants ਦੇ ਸਿਧਾਂਤਾਂ ਦੀ ਬੁਨਿਆਦੀ ਗੱਲਾਂ ਨੂੰ ਚੁਣੌਤੀ ਦਿੰਦੇ ਲੱਗਣਗੇ। ਪਰ ਇਹ ਯਾਦ ਰੱਖੋ ਕਿ ਉਹ ਇੱਕ ਮਹੱਤਵਪੂਰਨ ਨਜ਼ਰੀਆ ਦਿੰਦੇ ਹਨ ਕਿ ਕਿਵੇਂ ਸੱਚੇ ਨਿਵੇਸਕ ਅਹ ਆਪਣੇ ਨਿਵੇਸਾਂ ਦੇ ਫੈਸਲਿਆਂ ਦਾ ਵਿਸ਼ਲੇਸ਼ਣ ਕਰਦੇ ਹਨ ਕਿ ਕਿਵੇਂ ਸੱਚੇ ਨਿਵੇਸਕ ਆਪਣੇ ਨਿਵੇਸਾਂ ਦੇ ਫੈਸਲਿਆਂ ਦਾ ਵਿਸ਼ਲੇਸ਼ਣ ਕਰਦੇ ਹਨ ਜਦੋਂ ਅਸੀਂ ਆਪਣੇ ਬੱਚਿਆਂ ਨੂੰ school ਜਾਣ, ਮਿਹਨਤ ਨਾਲ ਪੜ੍ਹਨ ਤੇ ਚੰਗੀ ਨੌਕਰੀ ਪਾਉਣ ਦੀ ਸਲਾਹ ਦਿੰਦੇ ਹਾਂ,

ਦੋ ਡੈਡੀਆਂ ਨਾਲ ਵਧੇ ਪਲੇ ਰਾਬਟ ਦੇ ਸਾਹਮਣੇ ਦੋ ਵੱਖ ਵੱਖ ਟੀਚੇ ਹੁੰਦੇ ਸਨ, ਉਸਦੇ ਪੜ੍ਹੇ ਲਿਖੇ ਡੈਡੀ ਉਸਨੂੰ corporation 'ਚ ਨੌਕਰੀ ਕਰਨ ਦੀ ਸਲਾਹ ਦਿੰਦੇ ਸਨ ਤੇ ਉਸਦੇ ਅਮੀਰ ਡੈਡੀ ਉਸਨੂੰ corporation ਦਾ ਮਾਲਕ ਬਣਨ ਦੀ। ਦੋਨਾਂ ਹੀ ਕੰਮਾਂ 'ਚ ਸਿੱਖਿਆ ਦੀ ਬੜੀ ਲੋੜ ਸੀ ਪਰ ਪੜ੍ਹਾਈ ਦੇ ਵਿਸ਼ੇ ਬਿਲਕੁਲ ਵੱਖੋ ਵੱਖਰੇ ਸਨ, ਪੜ੍ਹੇ ਲਿਖੇ ਡੈਡੀ ਰਾਬਟ ਨੂੰ smart ਬਣਨ ਲਈ ਹੱਲਾਸ਼ੇਰੀ ਦਿੰਦੇ ਸਨ, ਤੇ ਅਮੀਰ ਡੈਡੀ ਰਾਬਟ ਨੂੰ ਇਹ ਜਾਣਨ ਲਈ ਕਿ ਕਿਵੇਂ smart ਲੋਕਾਂ ਦੀਆਂ ਸੇਵਾਵਾਂ ਲਈਆਂ ਜਾਣ ਦੋ ਡੈਡੀਆਂ ਦੇ ਹੋਣ ਕਾਰਨ ਕਈ ਸਮੱਸਿਆਵਾਂ ਵੀ ਪੈਦਾ ਹੋਈਆਂ, ਰਾਬਟ ਦੇ ਅਸਲੀ ਡੈਡੀ ਹਵਾਈ state 'ਚ ਸਿੱਖਿਆ ਪ੍ਰਮੁੱਖ ਸਨ। ਜਦੋਂ ਰਾਬਟ ਛੋਲਾਂ ਸਾਲਾਂ ਦਾ ਹੋਇਆ ਤਾਂ ਉਸਨੂੰ ਇਸ ਗੱਲ ਦੀ ਕੋਈ ਖ਼ਾਸ ਫ਼ਿਕਰ ਨਹੀਂ ਸੀ ਤੰਗ ਕਰ ਰਹੀ ਜੇਕਰ ਤੁਹਾਨੂੰ ਚੰਗੇ number ਨਹੀਂ ਮਿਲਦੇ ਤਾਂ ਤੁਹਾਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੇਗੀ। ਉਹ ਪਹਿਲਾਂ ਤੋਂ ਇਹ ਜਾਣਦਾ ਸੀ ਕਿ ਉਸਦੇ career ਦਾ ਨਿਸ਼ਾਨਾ ਸੀ corporation ਦਾ ਮਾਲਕ ਬਣਨਾ ਨਾ ਕਿ ਉਹ 'ਚ ਨੌਕਰੀ ਕਰਨਾ, ਸੱਚ ਤਾਂ ਇਹ ਹੈ ਕਿ ਜੇਕਰ high school ਵਿੱਚ ਸਿਆਣਾ ਤੇ ਮਿਹਨਤੀ high school ਨਾ ਮਿਲਿਆ ਹੁੰਦਾ, ਤਾਂ ਰਾਬਟ ਕਦੇ ਵੀ college ਨਹੀਂ ਗਿਆ ਹੁੰਦਾ ਉਹ ਇਸ ਗੱਲ ਨੂੰ ਮੰਨਦਾ ਹੈ, ਉਹ ਦੌਲਤ ਕਮਾਉਣ ਲਈ ਬੇਤਾਬ ਸੀ ਪਰ ਉਹ ਆਖਰਕਾਰ ਮੰਨ ਹੀ ਗਿਆ ਕਿ college ਦੀ ਸਿੱਖਿਆ ਤੋਂ ਉਸਨੂੰ ਫ਼ਾਇਦਾ ਹੋ ਸਕਦਾ ਹੈ। ਦਰਅਸਲ ਇਸ ਕਿਤਾਬ 'ਚ ਦਿੱਤੇ ਗਏ ਵਿਚਾਰ ਸ਼ਾਇਦ ਬਹੁਤੇ ਮਾਪਿਆਂ ਨੂੰ ਕ੍ਰਾਂਤੀਕਾਰੀ ਤੇ ਸਚਾਈ ਤੋਂ ਕੋਹਾਂ ਦੂਰ ਲੱਗਣਗੇ।

ਆਪਣੇ ਬੱਚਿਆਂ ਨੂੰ worker ਬਣਨ ਦੀ ਸਲਾਹ ਦੇਣ ਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਜੀਵਨ ਭਰ ਦੀ ਖੂਨ ਪਸੀਨੇ ਦੀ ਕਮਾਈ ਤੋਂ income tax ਤੇ ਹੋਰ ਵੀ ਨਾ ਜਾਣੇ ਕਿੰਨੇ ਹੀ tax ਚੁਕਾਉਣ ਦੀ ਸਲਾਹ ਦਿੰਦੇ ਹਾਂ। ਅੱਜ ਨਵੇਂ ਵਿਚਾਰਾਂ ਦੀ ਬੜੀ ਲੋੜ ਹੈ ਤੇ ਇਹ ਕਿਤਾਬ ਸਾਨੂੰ ਨਵੇਂ ਵਿਚਾਰ ਦਿੰਦੀ ਹੈ ਰਾਬਟ ਦਾ ਦਾਅਵਾ ਹੈ ਕਿ ਅਮੀਰ ਲੋਕ ਆਪਣੇ ਬੱਚਿਆਂ ਨੂੰ ਵੱਖਰੀ ਤਰ੍ਹਾਂ ਦੀ ਸਿੱਖਿਆ ਦਿੰਦੇ ਹਨ, ਉਹ ਆਪਣੇ ਬੱਚਿਆਂ ਨੂੂੰ ਦਾ ਸਿਖਾਉਂਦੇ ਹਨ ਬਿਨਾਂ table ਤੇ ਹੋ ਸਕਦਾ ਹੈ ਕਿ ਇਹ ਵਿਚਾਰ ਉਹ ਨਾ ਹੋਣ ਜਿਹਨਾਂ ਤੋਂ ਤੁਸੀਂ ਆਪਣੇ ਬੱਚਿਆਂ ਨਾਲ ਗੱਲਾਂ ਕਰਦੇ ਹੋਵੋ ਪਰ ਇਹਨਾਂ ਉੱਤੇ ਕਰਨ ਲਈ ਧੰਨਵਾਦ। ਤੇ ਮੈਂ ਤੁਹਾਨੂੰ ਸਲਾਹ ਦਿੰਦੀ ਹਾਂ ਕਿ ਤੁਸੀਂ ਤਲਾਸ਼ ਕਰਦੇ ਰਹੋ ਇੱਕ ਮਾਂ ਤੇ ਇੱਕ ਹੋਣ ਦੇ ਨਾਤੇ ਮੈਂ ਤਾਂ ਇਹੀ ਸੋਚਦੀ ਹਾਂ ਕਿ ਚੰਗੇ number ਲਿਆਉਣਾ ਅਤੇ ਇੱਕ ਵਧੀਆ ਨੌਕਰੀ ਪਾ ਲੈਣਾ ਇੱਕ ਪੁਰਾਣਾ ਵਿਚਾਰ ਹੈ ਸਾਨੂੰ ਆਪਣੇ ਬੱਚਿਆਂ ਨੂੰ ਨਵੇਂ ਵਿਚਾਰ ਦੇਣੇ ਹੋਣਗੇ ਸਾਨੂੰ ਉਹਨਾਂ ਨੂੰ ਵੱਖਰੇ ਢੰਗ ਦੀ ਸਿੱਖਿਆ ਦੇਣੀ ਹੋਵੇਗੀ। ਸ਼ਾਇਦ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਈਏ ਕਿ ਚੰਗੇ ਵਰਕਰ ਹੋਣ ਦੇ ਨਾਲ ਨਾਲ ਉਹ ਆਪਣਾ ਨਿਵੇਸ corporation ਵੀ ਖੋਲ ਸਕਣ, ਦੋਨਾਂ ਦਾ ਤਾਲਮੇਲ ਵਧੀਆ ਰਵੇਗਾ ਇੱਕ ਮਾਂ ਹੋਣ ਦੇ ਨਾਤੇ ਮੈਨੂੰ ਇਹ ਆਸ ਹੈ ਕਿ ਇਹ ਕਿਤਾਬ ਸਾਰੇ ਪਾਠਕਾਂ ਲਈ ਫ਼ਾਇਦੇਮੰਦ ਹੋਵੇਗੀ ਰਾਬਟ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਕੋਈ ਵੀ ਇਨਸਾਨ ਜੇਕਰ ਇਹਨਾਂ ਨੂੰ ਦ੍ਰਿੜ ਕਰ ਲਵੇ ਤਾਂ ਉਹ ਅਮੀਰ ਬਣ ਸਕਦਾ ਹੈ ਜੇਕਰ ਤੁਸੀਂ ਇੱਕ ਮਾਲੀ ਜਾਂ gatekeeper ਹੋ ਜਾਂ ਪੂਰੀ ਤਰ੍ਹਾਂ ਬੇਰੁਜ਼ਗਾਰ ਤਾਂ ਵੀ ਤੁਹਾਡੇ 'ਚ ਆਪਣੇ ਆਪਨੂੰ ਤੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਵਿੱਤ ਸੰਬੰਧੀ ਗੱਲਾਂ ਸਿਖਾਉਣ ਦੀ ਕਾਬਲੀਅਤ ਹੈ ਇਹ ਯਾਦ ਰੱਖੋ ਕਿ ਵਿੱਤ ਸੰਬੰਧੀ ਬੁੱਧੀ ਉਹੀ ਦਿਮਾਗੀ ਤਰੀਕਾ ਹੈ ਜਿਸ ਨਾਲ ਅਸੀਂ, ਅਸੀਂ ਆਪਣੇ ਪੈਸਿਆਂ ਸੰਬੰਧੀ ਸਮੱਸਿਆਵਾਂ ਨੂੰ ਸੁਲਝਾਉਂਦੇ ਹਾਂ, ਅਸੀਂ ਇਹੋ ਜਿਹੇ ਵਿਸ਼ਵ ਵਿਆਪੀ ਤਕਨੀਕੀ ਪਰਿਵਰਤਨਾਂ ਦਾ ਸਾਹਮਣਾ ਕਰ ਹਰੇ ਹਾਂ, ਜਿਹਨਾਂ ਦਾ ਸਾਹਮਣਾ ਅਸੀਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੀ ਕੀਤਾ ਕਿਸੇ ਦੇ ਕੋਲ ਵੀ ਕੀਤਾ ਕਿਸੇ ਦੇ ਕੋਲ ਵੀ ਜਾਦੂ ਦੀ ਛੜੀ ਨਹੀਂ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਇਹੋ ਜਿਹੇ ਪਰਿਵਰਤਨ ਸਾਡੇ ਸਾਹਮਣੇ ਆਉਣ ਵਾਲੇ ਹਨ,